ਮਾਝਾ ਸਟਿੰਗ ਵਗੈਰਾ ਸਾਰਾ ਪਿਆ ਹੋਇਆ ਹੈ ਉਗ ਸਾਈਡ ਤੇ ਕਾਉੰਟਰ ਵੀ ਲੱਗਾ ਹੋਇਆ ਹੈ।

ਹੋਰ ਦੋ ਬੁੱਢਿਆਂ ਗੱਲਾਂ ਕਰ ਰਹੀਆਂ ਹਨ।

ਜਗਾ ਦੇ ਉੱਪਰ ਬਹੁਤ ਹੀ ਜਿਆਦਾ ਵਧੀਆ ਟਾਈਲਾਂ ਲੱਗੀਆਂ ਹੋਈਆਂ ਹਨ ਔਰ ਇਕ ਖੰਬਾ ਵੀ ਹੈ।

ਇਹ ਇੱਕ ਕੋਠੀ ਹੈ ਕੋਠੀ ਬਹੁਤ ਹੀ ਜਿਆਦਾ ਵਧੀਆ ਹੈ।

ਇਸ ਦੇ ਬਾਹਰ ਇੱਕ ਛੋਟੀ ਜਿਹੀ ਪਾਰਕ ਵੀ ਬਣੀ ਹੋਈ ਹੈ।

ਪੀ_ਬੀ ਜ਼ੀਰੋ ਗਿਆਰਹ ਸੀ_ਐਚ ਇੱਕਤਾਲੀ ਸੱਤਰ ਇਹ ਸਵਿਫਟ ਗੱਡੀ ਹੈ।

ਇਹ ਇੱਕ ਜਗਹਾ ਹੈ ਜਗਹਾ ਦੇ ਉਪਰ ਬਹੁਤ ਹੀ ਜਿਆਦਾ ਟਾਈਲਾਂ ਲੱਗੀਆਂ ਹੋਈਆਂ ਹਨ।

ਇਲੈਕਟਰੀਸ਼ਨ ਦੀ ਦੁਕਾਨ ਤੇ ਬਹੁਤ ਹੀ ਜਿਆਦਾ ਸਮਾਨ ਹੈ।

ਇਹ ਇੱਕ ਇਲੈਕਟਰੀਸ਼ੀਅਨ ਦੀ ਦੁਕਾਨ ਹੈ ਇਥੇ ਬਹੁਤ ਹੀ ਜਿਆਦਾ ਵਧੀਆ ਸਮਾਨ ਮਿਲਦਾ ਹੈ।

ਔਰ ਇੱਕ ਕੋੱਠੀ ਵੀ ਹੈ ਕੋੱਠੀ ਬਹੁਤ ਹੀ ਜਿਆਦਾ ਵਧੀਆ ਹੈ।

ਇਹ ਇੱਕ ਦਕਾਨ ਹੈ ਦਕਾਨ ਬਹੁਤ ਹੀ ਜਿਆਦਾ ਵਧੀਆ ਹੈ ਔਰ ਇਸ ਤੇ--

ਪਾਰਕ ਬਣੀ ਹੋਈ ਹੈ ਜਿਸਦੇ ਵਿੱਚ ਛੋਟਾ ਛੋਟਾ ਘਾਹ ਹੈ।

ਸਲੈਡ ਬਹੁਤ ਹੀ ਜਿਆਦਾ ਛੋਟੀ ਹੈ ਔਰ ਰੁੱਖ ਵੀ ਲੱਗਾ ਹੋਇਆ ਹੈ।

ਇਸਦੇ ਲਾਗੇ ਬਹੁਤ ਹੀ ਜਿਆਦਾ ਹਰੇ ਭਰੇ ਰੁੱਖ ਲੱਗੇ ਹੋਏ ਹਨ ਰੁੱਖ ਬਹੁਤ ਹੀ ਜਿਆਦਾ ਵਧੀਆ ਹਨ।

ਓਥੇ ਛੋਟੇ_ਛੋਟੇ ਸਾਈਡ ਤੇ ਗਮਲੇ ਵੀ ਪਏ ਹੋਏ ਹਨ।

ਔਰ ਇੱਕ ਪਾਸੇ ਪੈਟਰੋਲ ਪੰਪ ਤੇ ਕੋਈ ਵੀ ਨਹੀਂ ਹੈ।

ਪਾਰਕ ਵਿੱਚ ਥੋੜਾ ਜਿਹਾ ਗੰਦ ਵੀ ਪਿਆ ਹੋਇਆ ਹੈ ਪਾਰਕ ਦੇ ਥੋੜੀ ਹੀ ਦੂਰ।

ਨਾਰੀਅਲ ਦੇ ਪੇੜ ਲੱਗੇ ਹੋਏ ਹਨ ਔਰ ਉੱਸ ਦੇ ਲੱਗੇ ਥੋੜੀ ਹੀ ਦੂਰ--